ਵਧੀਆ ਵੀਰ ਵਧੀਆ ਹੋਰ ਘਰੇ ਪਰਿਵਾਰ ਠੀਕ ਆ ਸਾਰਾ ਹਾਂ ਬਈ ਘਰੇ ਪਰਿਵਾਰ ਸਭ ਠੀਕ ਨੇ ਤੂੰ ਦੱਸ ਕਿਵੇਂ ਨੇ ਵਧੀਆ ਵਧੀਆ ਬਾਈ

ਕਿਥੋਂ ਆ ਤੁਸੀਂ

ਮੈਂ ਕਿਥੋ belong ਕਰਦੇ ਹੋ ਮੈਂ ਬਈ ਬੋੜਾਵਾਲ ਤੋਂ ਤੁਸੀਂ ਠੀਕ ਆ ਮੈਂ ਬਈ ਏਥੋਂ ਦੋਹਾਂ ਤੋਂ

ਹਾ ਬਾਈ ਹੋਰ

ਕੁਛ ਨਹੀਂ ਭਰਾ ਸਵੇਰੇ college ਵਗ ਜਾਂਦੇ ਸ਼ਾਮ ਨੂੰ ਦੋ ਤਿੰਨ ਵਜੇ ਆ ਜਾਨੇ ਆ ਅੱਛਾ ਹਮ ਬਸ ਐਵੇਂ time pass ਹੋਈ ਜਾਂਦਾ

ਹਾਂ ਹਾਂ ਬਾਈ ਮੈਂ ਗਿਆਰਵੀਂ ਬਾਰਵੀ ਵਿਚ ਤੂੰ ਬਾਈ ਠੀਕ ਆ ਬਾਈ ਮੈਂ ਵੀ ਗਿਆਰਵੀਂ ਵਿਚ ਐ ਬਈ

ਕਿਹੜੇ college ਵਿਚ ਲੱਗੇ ਹੋ ਬਾਈ college college ਬਈ ਮੈਂ ਗੁਰੂ ਨਾਨਕ college

ਤੁਸੀ ਕਿਥੇ ਲੱਗੇ ਹੋ ਬਾਈ ਬਾਈ ਮੈਂ ਤਾਂ ਪਿੰਡ ਈ ਆ ਹਜੇ

ਵਧੀਆ ਹੈਗਾ ਨਾ ਗੁਰੂ ਨਾਨਕ college ਵੀ ਹੁਣ ਨੇੜੇ ਆ

ਹਾਂ ਸਾਡੇ ਤਾਂ ਨੇੜੇ ਹੀ ਹੈਗਾ

ਸਾਨੂੰ ਵੀ ਇੰਨਾ ਕਿ ਪੈ ਜਾਂਦਾ ਛੇ ਸੱਤ ਕਿਲੋਮੀਟਰ ਪੰਜ ਛੇ ਸੱਤ ਕਿਥੇ ਪੈਂਦਾ ਭਰਾ ਤੁਹਾਨੂੰ ਦੂਰ ਪੈਂਦਾ ਥੋੜਾ ਥੋੜਾ ਇ ਦੂਰ ਪੈਂਦਾ ਨਾ ਮੰਨ ਕਿ ਆਪਣਾ ਦਸ ਕਿ ਪੈ ਜਾਂਦਾ ਹੂ ਹਾਂ ਵੈਹੇ ਇੰਨਾ ਕਿ ਹੈਗਾ ਵੈਸੇ ਕਦੇ ਹਾਂ ਅੰਦਾਜੇ ਜੇ ਨਾਲ ਹੀ ਦੱਸਿਆ ਸੀਗਾ ਮੈਂ ਦਾ ਐਦਾ ਹਾਂ ਬੋੜਾਵਾਲ ਗੇੜਾ ਬਜਦਾ ਈ ਰਹਿੰਦਾ ਹੈਗਾ ਨੂੰ ਐਵੇ ਆਹ ਦਸਿਆ ਸੀਗਾ ਲਾਗੇ ਬਈ ਇਨਾ ਈ ਪੈ ਜਾਂਦਾ ਬੋਦਾਵਾਲ ਜਿਨ੍ਹਾਂ ਈ ਵੈਸੇ ਵੈਸੇ ਤਾਂ ਬਹੁਤ ਮੁੰਡਿਆ ਦੇ ਨਾਨਕੇ ਨੇ ਇਥੇ ਬੋਹਾ ਬੋਹਾ ਬੋਹਾ

ਨਾ ਨਾ ਮੇਰੇ ਨਾਨਕੇ ਤਾਂ ਨੇ ਨਾਲ ਪੈ ਜਾਂਦਾ ਜਿਹੜੇ ਉਨ੍ਹਾਂ ਦੇ ਦੋਸਤ ਨੀ ਹਾਂ ਹਾਂ ਅੱਛਾ ਕਾਲੂ ਦੇ ਦੇ ਇਹਨਾਂ ਦੇ ਅੱਛਾ ਠੀਕ ਆ ਵੈਸੇ ਅਸੀ ਵੀ ਬੋੜਾਵਾਲ ਗੇੜਾ ਮਾਰਦੇ ਰਹਿੰਦੇ ਹੈਗੇ ਮੇਰੇ

ਅੱਛਾ ਅੱਛਾ ਅੱਛਾ

ਹਾਂ ਬਈ

ਠੀਕ ਐ

ਵਿਹਲੇ ਬੈਠੇ ਰਹਿੰਦੇ ਆ ਕਦੀ college ਵਗ ਜਾਨੇ ਕਦੇ bunk ਮਾਰ ਲੈਂਦੇ ਆ

ਹਾਂ ਹਾਂ ਜਿੰਨੇ ਪੜਨਾ ਹੁੰਦਾ ਉਹ ਪੜ੍ਹ ਵੀ ਲੈਂਦਾ ਬੰਦੇ ਦੇ ਓ ਹੋਣਾ ਚਾਹੀਦਾ ਪੜਨ ਵਾਲਾ ਪੜਨ ਵਾਲਾ ਹਾਂ ਬੰਦੇ ਦੇ ਕੀੜਾ ਹੋਣਾ ਚਾਹੀਦਾ ਹਾਂ ਹੋਰ ਕੋਈ game ਗੂਮ ਕਰਦਾ

ਵਧੀਆ

ਵਧੀਆ ਬੰਦੇ ਦੀ ਆਹ ਸਿਹਤ ਬਣੀ ਆ ਰਹਿੰਦੀ ਹੈਗੀ ਤੰਦਰੁਸਤ ਰਹਿੰਦਾ ਬੰਦਾ

ਹਾਂ ਹੱਡ ਪੈਰ ਚੱਲਦੇ ਰਹਿੰਦੇ ਨੇ ਮੈਂ ਵੀ ਦੇਖਦਾ ਹੈਗਾ ਜੇ ਇਥੇ

ਵੈਸੇ ਹੁਣ ਜੀ ਜਾ ਅਜੇ ਤਾਂ ਮਾਹੌਲ ਜਾ ਦੇਖੁ ਨਹੀ ਤਾਂ ਫਿਰ ਮੈਂ ਉਥੇ ਹੀ ਲੱਗੂਗਾ ਗੁਰੂ ਨਾਨਕ ਤੇ

ਹੋਰ ਇਹ ਵੀ cricket ਦੀ team ਵਧੀਆ ਈ ਬਣੂਗੀ

ਹਮ

ਸਾਡੇ ਤਾਂ ਇੱਕੀ ਇੱਕੀ ਬਣੂਗੀ under ਇੱਕੀ ਅੱਛਾ ਤੁਸੀਂ ਫਿਰ ਨਾ ਨਾ ਬਈ ਇੱਕੀ twenty one under nineteen

ਹਾਂ ਆਉਦੇ ਸਾਡਾ ਇਕ college ਆ ਦਾ birthday ਬੁਹਤ ਆ ਗਏ ਨਾ ਫਿਰ ਹਾਂ ਹਾਂ ਹਾਂ ਬਈ ਵਧੀਆ ਬਣਾ seventeen ਬਣੇ ਮੈਂ ਵੀ ਮੈਂ ਵੀ ਦੇਖਦਾ ਬਾਈ ਕੇ ਲੱਗੂਗਾ ਯਾਰ cricket ਓਥੇ ਵਧੀਆ ਬਣ ਜੁ ਸਾਡੀ

ਨਜਾਰੇ ਤਾ ਲਿਆ ਕਰ ਗੇ ਹਾਂ ਮੂੜ ਜਾ ਤਾ ਹੈਗਾ ਬਾਈ ਉਥੇ ਨਾ ਕਟਾ ਲਾ ਕੇ ਰੋਕੇ ਲਗੇ ਜਾਨ ਤੋਂ fees ਫੂਸ ਤਾ ਆਲੇ ਕਿਹੜੀ ਭਰੀ ਆ ਦੋ ਹਜ਼ਾਰ ਰੁਪਏ ਭਰਿਆ

ਬਸ ਬੁਸ ਦਾ ਕੋਈ ਪਤਾ ਨਹੀਂ ਨਾ ਉਹਨਾ ਦਾ ਬਈ ਉਹਦਾ ਵਾਪਸ ਕਰਦਾਗੇ ਹਾਂ ਹਾਂ ਦੇਖ ਲਾ ਮੈਂ ਉਥੇ ਲੱਗੂ ਯਾਰ mood ਜਾ ਤਾ ਹੇਗਾ ਬਾਈ ਅੱਠ ਅੱਠ ਹਾ ਅੱਠ ਹਜਾਰ ਤੂੰ ਤਾ ਬਚੇਗਾ ਅੱਠ ਹਜਾਰ ਜਿਹੜਾ ਭਰਾਂਗੇ ਉਦੋਂ ਤਾ ਬਚਾਂਗੇ

ਬਾਕੀ ਉਸਦੇ ਯਾਰ ਬੰਦਾ ਕਿਰਾਇਆ ਈ ਨੀ ਪੂਰਾ ਹੁੰਦਾ ਹਮ ਹੋਰ ਹੋਰ

ਤੀਹ ਪੈਂਤੀ ਦਾ ਪੈ ਜੇਗਾ ਹੈ